ਮੇਰੇ ਪਿਆਰੇ ਪਰਿਵਾਰਜਨੋਂ ਨਮਸਕਾਰ ਮਨ ਕੀ ਬਾਤ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਇਹ ਐਪੀਸੋਡ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਪੂਰੇ ਦੇਸ਼ ਵਿੱਚ ਤਿਓਹਾਰਾਂ ਦੀ ਉਮੰਗ ਹੈ ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਸਾਰੇ ਤਿਓਹਾਰਾਂ ਦੀਆਂ ਬਹੁਤਬਹੁਤ ਵਧਾਈਆਂ

ਸਾਥੀਓ ਅੱਜ ਮੈਂ ਆਪਣੀ ਇੱਕ ਹੋਰ ਬੇਨਤੀ ਤੁਹਾਡੇ ਸਾਹਮਣੇ ਦੁਹਰਾਉਣਾ ਚਾਹੁੰਦਾ ਹਾਂ ਅਤੇ ਬਹੁਤ ਹੀ ਨਿਮਰਤਾ ਸਹਿਤ ਦੁਹਰਾਉਣਾ ਚਾਹੁੰਦਾ ਹਾਂ ਜਦ ਵੀ ਤੁਸੀਂ ਸੈਰਸਪਾਟੇ ਤੇ ਜਾਓ ਤੀਰਥ ਯਾਤਰਾ ਤੇ ਜਾਓ ਤਾਂ ਉੱਥੋਂ ਦੇ ਸਥਾਨਕ ਕਲਾਕਾਰਾਂ ਦੁਆਰਾ ਬਣਾਏ ਗਏ ਉਤਪਾਦਾਂ ਨੂੰ ਜ਼ਰੂਰ ਖਰੀਦੋ ਤੁਸੀਂ ਆਪਣੀ ਉਸ ਯਾਤਰਾ ਦੇ ਕੁੱਲ ਬਜਟ ਵਿੱਚ ਸਥਾਨਕ ਉਤਪਾਦਾਂ ਦੀ ਖਰੀਦ ਨੂੰ ਇੱਕ ਮਹੱਤਵਪੂਰਣ ਪਹਿਲ ਦੇ ਰੂਪ ਚ ਜ਼ਰੂਰ ਰੱਖੋ 10 ਫੀਸਦੀ ਹੋਵੇ 20 ਫੀਸਦੀ ਹੋਵੇ ਜਿੰਨਾ ਤੁਹਾਡਾ ਬਜਟ ਬੈਠਦਾ ਹੋਵੇ ਲੋਕਲ ਤੇ ਖਰਚਾ ਜ਼ਰੂਰ ਕਰਿਓ ਅਤੇ ਉੱਥੇ ਹੀ ਖਰਚ ਕਰਿਓ

ਡਿਜੀਟਲ ਪੇਮੈਂਟ ਸਿਸਟਮ ਜ਼ਰੀਏ ਪੇਮੈਂਟ ਕਰਨ ਤੇ ਜ਼ੋਰ ਦਿਓ ਜ਼ਿੰਦਗੀ ਚ ਆਦਤ ਪਾਓ ਅਤੇ ਉਸ ਪ੍ਰੋਡਕਟ ਦੇ ਨਾਲ ਜਾਂ ਉਸ ਕਾਰੀਗਰ ਦੇ ਨਾਲ ਸੈਲਫੀ ਨਮੋ ਐਪ ਤੇ ਮੇਰੇ ਨਾਲ ਸ਼ੇਅਰ ਕਰੋ ਅਤੇ ਉਹ ਵੀ ਮੇਡ ਇਨ ਇੰਡੀਆ ਸਮਾਰਟ ਫੋਨ ਤੋਂ ਮੈਂ ਉਨ੍ਹਾਂ ਵਿੱਚੋਂ ਕੁਝ ਪੋਸਟਾਂ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਾਂਗਾ ਤਾਕਿ ਦੂਸਰੇ ਲੋਕਾਂ ਨੂੰ ਵੀ ਵੋਕਲ ਫੌਰ ਲੋਕਲ ਦੀ ਪ੍ਰੇਰਣਾ ਮਿਲੇ
ਸਾਥੀਓ ਜਦੋਂ ਅਸੀਂ ਭਾਰਤ ਚ ਬਣੇ ਭਾਰਤੀਆਂ ਦੁਆਰਾ ਬਣਾਏ ਗਏ ਉਤਪਾਦਾਂ ਨਾਲ ਆਪਣੀ ਦੀਵਾਲੀ ਰੌਸ਼ਨ ਕਰਾਂਗੇ ਆਪਣੇ ਪਰਿਵਾਰ ਦੀ ਹਰ ਛੋਟੀਮੋਟੀ ਜ਼ਰੂਰਤ ਲੋਕਲ ਤੋਂ ਪੂਰੀ ਕਰਾਂਗੇ ਤਾਂ ਦੀਵਾਲੀ ਦੀ ਜਗਮਗਾਹਟ ਹੋਰ ਜ਼ਿਆਦਾ ਵਧੇਗੀ ਹੀ ਵਧੇਗੀ ਪਰ ਉਨ੍ਹਾਂ ਕਾਰੀਗਰਾਂ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਦੀਵਾਲੀ ਆਏਗੀ ਜੀਵਨ ਦੀ ਇੱਕ ਸਵੇਰ ਆਏਗੀ ਉਨ੍ਹਾਂ ਦਾ ਜੀਵਨ ਸ਼ਾਨਦਾਰ ਬਣੇਗਾ ਭਾਰਤ ਨੂੰ ਆਤਮਨਿਰਭਰ ਬਣਾਓ ਮੇਕ ਇਨ ਇੰਡੀਆ ਹੀ ਚੁਣਦੇ ਜਾਓ ਜਿਸ ਨਾਲ ਤੁਹਾਡੇ ਨਾਲਨਾਲ ਹੋਰ ਵੀ ਕਰੋੜਾਂ ਦੇਸ਼ਵਾਸੀਆਂ ਦੀ ਦੀਵਾਲੀ ਸ਼ਾਨਦਾਰ ਬਣੇ ਜਾਨਦਾਰ ਬਣੇ ਰੌਸ਼ਨ ਬਣੇ ਦਿਲਚਸਪ ਬਣੇ

in ਤੇ ਰਜਿਸਟਰਡ ਕਰੋ ਅਤੇ ਵੱਖਵੱਖ ਪ੍ਰੋਗਰਾਮਾਂ ਲਈ ਸਾਈਨਅੱਪ ਕਰੋ 31 ਅਕਤੂਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਬਰਸੀ ਵੀ ਹੈ ਮੈਂ ਵੀ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਭੇਂਟ ਕਰਦਾ ਹਾਂ
ਮੇਰੇ ਪਰਿਵਾਰਜਨੋਂ ਸਾਡਾ ਸਾਹਿਤ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਇਹ ਸਭ ਤੋਂ ਵਧੀਆ ਮਾਧਿਅਮਾਂ ਵਿੱਚੋਂ ਇੱਕ ਹੈ ਮੈਂ ਤੁਹਾਡੇ ਨਾਲ ਤਮਿਲ ਨਾਡੂ ਦੀ ਸ਼ਾਨਦਾਰ ਵਿਰਾਸਤ ਨਾਲ ਸਬੰਧਿਤ ਦੋ ਬਹੁਤ ਹੀ ਪ੍ਰੇਰਣਾਦਾਇਕ ਯਤਨ ਸਾਂਝੇ ਕਰਨਾ ਚਾਹਾਂਗਾ ਮੈਨੂੰ ਪ੍ਰਸਿੱਧ ਤਮਿਲ ਲੇਖਿਕਾ ਭੈਣ ਸ਼ਿਵ ਸ਼ੰਕਰੀ ਜੀ ਬਾਰੇ ਜਾਨਣ ਦਾ ਮੌਕਾ ਮਿਲਿਆ ਉਨ੍ਹਾਂ ਨੇ ਇੱਕ ਪ੍ਰੋਜੈਕਟ ਕੀਤਾ ਨੀਤਿੰਦਿਆ ਥਰੌਗ ਲਿਟਰੇਚਰ ਇਸ ਦਾ ਅਰਥ ਹੈ ਸਾਹਿਤ ਦੁਆਰਾ ਦੇਸ਼ ਨੂੰ ਇੱਕ ਧਾਗੇ ਵਿੱਚ ਪਰੋਣਾ ਅਤੇ ਜੋੜਨਾ
ਉਹ ਪਿਛਲੇ 16 ਸਾਲਾਂ ਤੋਂ ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ ਇਸ ਪ੍ਰੋਜੈਕਟ ਰਾਹੀਂ ਉਨ੍ਹਾਂ ਨੇ 18 ਭਾਰਤੀ ਭਾਸ਼ਾਵਾਂ ਵਿੱਚ ਲਿਖੇ ਸਾਹਿਤ ਦਾ ਅਨੁਵਾਦ ਕੀਤਾ ਹੈ ਉਨ੍ਹਾਂ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਅਤੇ ਇੰਫਾਲ ਤੋਂ ਜੈਸਲਮੇਰ ਤੱਕ ਦੇਸ਼ ਭਰ ਵਿੱਚ ਕਈ ਵਾਰ ਯਾਤਰਾ ਕੀਤੀ ਤਾਂ ਜੋ ਉਹ ਵੱਖਵੱਖ ਰਾਜਾਂ ਦੇ ਲੇਖਕਾਂ ਅਤੇ ਕਵੀਆਂ ਦੀ ਇੰਟਰਵਿਊ ਲੈ ਸਕਣ ਸ਼ਿਵ ਸ਼ੰਕਰੀ ਜੀ ਨੇ ਵੱਖਵੱਖ ਥਾਵਾਂ ਦੀ ਯਾਤਰਾ ਕੀਤੀ ਅਤੇ ਉਨ੍ਹਾਂ ਨੂੰ ਯਾਤਰਾ ਟਿੱਪਣੀਆਂ ਸਮੇਤ ਪ੍ਰਕਾਸ਼ਿਤ ਕੀਤਾ ਇਹ ਤਮਿਲ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਹੈ ਇਸ ਪ੍ਰੋਜੈਕਟ ਵਿੱਚ ਚਾਰ ਵੱਡੇ ਭਾਗ ਹਨ ਹਰੇਕ ਭਾਗ ਭਾਰਤ ਦੇ ਵੱਖਰੇ ਹਿੱਸੇ ਨੂੰ ਸਮਰਪਿਤ ਹੈ ਮੈਨੂੰ ਉਨ੍ਹਾਂ ਦੀ ਦ੍ਰਿੜ੍ਹਤਾ ਸ਼ਕਤੀ ਤੇ ਮਾਣ ਹੈ
ਦੋਸਤੋ ਕੰਨਿਆ ਕੁਮਾਰੀ ਦੇ ਥਿਰੂ ਏ
ਪੇਰੂਮਲ ਜੀ ਦਾ ਕੰਮ ਵੀ ਬਹੁਤ ਪ੍ਰੇਰਣਾਦਾਇਕ ਹੈ ਉਨ੍ਹਾਂ ਨੇ ਤਮਿਲ ਨਾਡੂ ਦੀ ਕਹਾਣੀ ਸੁਣਾਉਣ ਦੀ ਪਰੰਪਰਾ ਨੂੰ ਕਾਇਮ ਰੱਖਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ ਉਹ ਪਿਛਲੇ 40 ਸਾਲਾਂ ਤੋਂ ਇਸ ਮਿਸ਼ਨ ਵਿੱਚ ਲਗੇ ਹੋਏ ਹਨ ਇਸ ਲਈ ਉਹ ਤਾਮਿਲ ਨਾਡੂ ਦੇ ਵੱਖਵੱਖ ਹਿੱਸਿਆਂ ਦੀ ਯਾਤਰਾ ਕਰਦੇ ਹਨ ਅਤੇ ਲੋਕ ਕਲਾ ਦੇ ਰੂਪਾਂ ਦੀ ਖੋਜ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਕਿਤਾਬ ਦਾ ਹਿੱਸਾ ਬਣਾਉਂਦੇ ਹਨ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਹੁਣ ਤੱਕ ਲੱਗਭਗ 100 ਅਜਿਹੀਆਂ ਕਿਤਾਬਾਂ ਲਿਖ ਚੁਕੇ ਹਨ ਇਸ ਤੋਂ ਇਲਾਵਾ ਪੇਰੂਮਲ ਜੀ ਦਾ ਇੱਕ ਜਨੂੰਨ ਹੋਰ ਵੀ ਹੈ ਉਹ ਤਮਿਲ ਨਾਡੂ ਦੇ ਮੰਦਿਰ ਸੱਭਿਆਚਾਰ ਬਾਰੇ ਖੋਜ ਕਰਨਾ ਪਸੰਦ ਕਰਦੇ ਹਨ ਉਨ੍ਹਾਂ ਨੇ ਚਮੜੇ ਦੀਆਂ ਕੱਠਪੁਤਲੀਆਂ ਤੇ ਵੀ ਕਾਫੀ ਖੋਜ ਕੀਤੀ ਹੈ ਜਿਸ ਦਾ ਲਾਭ ਉੱਥੋਂ ਦੇ ਸਥਾਨਕ ਕਲਾਕਾਰਾਂ ਨੂੰ ਹੋ ਰਿਹਾ ਹੈ ਸ਼ਿਵ ਸ਼ੰਕਰੀ ਜੀ ਅਤੇ ਏ
ਪੇਰੂਮਲ ਜੀ ਦੇ ਯਤਨ ਹਰ ਕਿਸੇ ਲਈ ਇੱਕ ਮਿਸਾਲ ਹਨ ਭਾਰਤ ਨੂੰ ਆਪਣੀ ਸੰਸਕ੍ਰਿਤੀ ਨੂੰ ਸੰਭਾਲਣ ਵਾਲੇ ਅਜਿਹੇ ਹਰ ਉਪਰਾਲੇ ਤੇ ਮਾਣ ਹੈ ਜਿਸ ਨਾਲ ਨਾ ਸਿਰਫ਼ ਸਾਡੀ ਰਾਸ਼ਟਰੀ ਏਕਤਾ ਮਜ਼ਬੂਤ ਹੁੰਦੀ ਹੈ ਸਗੋਂ ਦੇਸ਼ ਦੇ ਨਾਮ ਦੇਸ਼ ਦਾ ਮਾਣ ਸਭ ਕੁਝ ਉੱਚਾ ਹੁੰਦਾ ਹੈ ਮੇਰੇ ਪਰਿਵਾਰਜਨੋਂ ਪੂਰਾ ਦੇਸ਼ 15 ਨਵੰਬਰ ਨੂੰ ਆਦਿਵਾਸੀ ਮਾਣ ਦਿਵਸ ਮਨਾਏਗਾ ਇਹ ਵਿਸ਼ੇਸ਼ ਦਿਨ ਭਗਵਾਨ ਬਿਰਸਾਮੁੰਡਾ ਦੀ ਜਨਮ ਜਯੰਤੀ ਨਾਲ ਜੁੜਿਆ ਹੈ ਭਗਵਾਨ ਬਿਰਸਾਮੁੰਡਾ ਸਾਡੇ ਸਾਰਿਆਂ ਦੇ ਦਿਲਾਂ ਚ ਵਸੇ ਹੋਏ ਹਨ ਸੱਚੀ ਹਿੰਮਤ ਕੀ ਹੁੰਦੀ ਹੈ ਅਤੇ ਦ੍ਰਿੜ੍ਹ ਇਰਾਦੇ ਨਾਲ ਚਲਣ ਦਾ ਕੀ ਮਤਲਬ ਹੁੰਦਾ ਹੈ ਅਸੀਂ ਉਨ੍ਹਾਂ ਦੇ ਜੀਵਨ ਤੋਂ ਸਿੱਖ ਸਕਦੇ ਹਾਂ ਉਨ੍ਹਾਂ ਨੇ ਕਦੇ ਵੀ ਵਿਦੇਸ਼ੀ ਹਕੂਮਤ ਨੂੰ ਸਵੀਕਾਰ ਨਹੀਂ ਕੀਤਾ ਉਨ੍ਹਾਂ ਨੇ ਇੱਕ ਅਜਿਹੇ ਸਮਾਜ ਦੀ ਕਲਪਨਾ ਕੀਤੀ ਜਿੱਥੇ ਬੇਇਨਸਾਫੀ ਲਈ ਕੋਈ ਥਾਂ ਨਹੀਂ ਸੀ ਉਹ ਚਾਹੁੰਦੇ ਸਨ ਕਿ ਹਰ ਵਿਅਕਤੀ ਨੂੰ ਸਨਮਾਨ ਅਤੇ ਬਰਾਬਰੀ ਵਾਲਾ ਜੀਵਨ ਮਿਲੇ
ਭਗਵਾਨ ਬਿਰਸਾਮੁੰਡਾ ਹਮੇਸ਼ਾ ਕੁਦਰਤ ਨਾਲ ਇੱਕ ਸੁਰਤਾ ਵਿੱਚ ਰਹਿਣ ਤੇ ਜ਼ੋਰ ਦਿੰਦੇ ਹਨ ਅੱਜ ਵੀ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਆਦਿਵਾਸੀ ਭੈਣਭਰਾ ਕੁਦਰਤ ਦੀ ਸਾਂਭਸੰਭਾਲ਼ ਲਈ ਹਰ ਤਰ੍ਹਾਂ ਨਾਲ ਸਮਰਪਿਤ ਹਨ ਸਾਡੇ ਸਾਰਿਆਂ ਲਈ ਸਾਡੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਦਾ ਇਹ ਕੰਮ ਇੱਕ ਮਹਾਨ ਪ੍ਰੇਰਣਾ ਸਰੋਤ ਹੈ
ਦੋਸਤੋ ਕੱਲ੍ਹ ਭਾਵ 30 ਅਕਤੂਬਰ ਨੂੰ ਗੋਵਿੰਦ ਗੁਰੂ ਜੀ ਦੀ ਬਰਸੀ ਵੀ ਹੈ ਗੋਵਿੰਦ ਗੁਰੂ ਜੀ ਦਾ ਸਾਡੇ ਗੁਜਰਾਤ ਅਤੇ ਰਾਜਸਥਾਨ ਦੇ ਕਬਾਇਲੀ ਅਤੇ ਵਾਂਝੇ ਭਾਈਚਾਰਿਆਂ ਦੇ ਜੀਵਨ ਵਿੱਚ ਬਹੁਤ ਵਿਸ਼ੇਸ਼ ਮਹੱਤਵ ਰਿਹਾ ਹੈ ਮੈਂ ਵੀ ਗੋਵਿੰਦ ਗੁਰੂ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ ਨਵੰਬਰ ਦੇ ਮਹੀਨੇ ਅਸੀਂ ਮਾਨਗੜ੍ਹ ਕਤਲੇਆਮ ਦੀ ਬਰਸੀ ਵੀ ਮਨਾਉਂਦੇ ਹਾਂ ਮੈਂ ਉਸ ਸਾਕੇ ਵਿੱਚ ਸ਼ਹੀਦ ਹੋਏ ਮਾਂ ਭਾਰਤੀ ਦੇ ਸਾਰੇ ਬੱਚਿਆਂ ਨੂੰ ਸਲਾਮ ਕਰਦਾ ਹਾਂ

ਸਾਥੀਓ ਜਦੋਂ ਵੀ ਸਵੱਛ ਭਾਰਤ ਅਤੇ ਵੇਸਟ ਟੂ ਵੈਲਥ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਦੇਸ਼ ਦੇ ਕੋਨੇਕੋਨੇ ਤੋਂ ਅਣਗਿਣਤ ਉਦਾਹਰਣ ਵੇਖਣ ਨੂੰ ਮਿਲਦੇ ਹਨ ਅਸਮ ਦੇ ਕਾਮਰੂਪ ਮੈਟਰੋ ਪੋਲੀਟਾਂ ਡਿਸਟ੍ਰਿਕਟ ਵਿੱਚ ਅਕਸਰ ਫੋਰਮ ਇਸ ਨਾਮ ਦਾ ਇੱਕ ਸਕੂਲ ਬੱਚਿਆਂ ਵਿੱਚ ਸਸਟੇਨੇਬਲ ਡਿਵੈਲਪਮੈਂਟ ਦੀ ਭਾਵਨਾ ਭਰਨ ਦਾ ਲਗਾਤਾਰ ਕੰਮ ਕਰ ਰਿਹਾ ਹੈ ਇੱਥੇ ਪੜ੍ਹਨ ਵਾਲੇ ਵਿਦਿਆਰਥੀ ਹਰ ਹਫ਼ਤੇ ਪਲਾਸਟਿਕ ਵੇਸਟ ਜਮ੍ਹਾਂ ਕਰਦੇ ਹਨ ਜਿਨ੍ਹਾਂ ਦਾ ਇਸਤੇਮਾਲ ਈਸੀਓ ਫ੍ਰੈਂਡਲੀ ਇੱਟਾਂ ਅਤੇ ਚਾਬੀ ਦੀ ਚੈਨ ਜਿਹੇ ਸਮਾਨ ਬਣਾਉਣ ਵਿੱਚ ਹੁੰਦਾ ਹੈ ਇੱਥੇ ਵਿਦਿਆਰਥੀਆਂ ਨੂੰ ਰੀਸਾਈਕਲਿੰਗ ਅਤੇ ਪਲਾਸਟਿਕ ਵੇਸਟ ਨਾਲ ਪ੍ਰੋਡਕਟਸ ਬਣਾਉਣਾ ਵੀ ਸਿਖਾਇਆ ਜਾਂਦਾ ਹੈ ਘੱਟ ਉਮਰ ਵਿੱਚ ਹੀ ਵਾਤਾਵਰਣ ਦੇ ਪ੍ਰਤੀ ਇਹ ਜਾਗਰੂਕਤਾ ਇਨ੍ਹਾਂ ਬੱਚਿਆਂ ਨੂੰ ਦੇਸ਼ ਦਾ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਬਹੁਤ ਮਦਦ ਕਰੇਗੀ

ਗੁਰੂ ਮਿਲਿਆ ਰੈਦਾਸ ਦੀਨਹੀ ਗਿਆਨ ਕੀ ਗੁਟਕੀ
ਦੇਸ਼ ਦੀਆਂ ਮਾਤਾਵਾਂਭੈਣਾਂ ਅਤੇ ਬੇਟੀਆਂ ਲਈ ਮੀਰਾ ਬਾਈ ਅੱਜ ਵੀ ਪ੍ਰੇਰਣਾ ਪੁੰਜ ਹਨ ਉਸ ਕਾਲਖੰਡ ਵਿੱਚ ਵੀ ਉਨ੍ਹਾਂ ਨੇ ਆਪਣੇ ਅੰਦਰ ਦੀ ਆਵਾਜ਼ ਨੂੰ ਹੀ ਸੁਣਿਆ ਅਤੇ ਰੂੜੀਵਾਦੀ ਧਾਰਨਾਵਾਂ ਦੇ ਖਿਲਾਫ਼ ਖੜ੍ਹੇ ਹੋਏ ਇੱਕ ਸੰਤ ਦੇ ਰੂਪ ਵਿੱਚ ਵੀ ਉਹ ਸਾਨੂੰ ਸਭ ਨੂੰ ਪ੍ਰੇਰਿਤ ਕਰਦੇ ਹਨ ਉਹ ਭਾਰਤੀ ਸਮਾਜ ਅਤੇ ਸੰਸਕ੍ਰਿਤੀ ਨੂੰ ਉਦੋਂ ਸਸ਼ਕਤ ਕਰਨ ਲਈ ਅੱਗੇ ਆਏ ਜਦੋਂ ਦੇਸ਼ ਕਈ ਤਰ੍ਹਾਂ ਦੇ ਹਮਲੇ ਝੱਲ ਰਿਹਾ ਸੀ ਸਰਲਤਾ ਤੇ ਸਾਦਗੀ ਵਿੱਚ ਕਿੰਨੀ ਸ਼ਕਤੀ ਹੁੰਦੀ ਹੈ ਇਹ ਸਾਨੂੰ ਮੀਰਾ ਬਾਈ ਦੇ ਜੀਵਨ ਕਾਲ ਤੋਂ ਪਤਾ ਲਗਦਾ ਹੈ ਮੈਂ ਸੰਤ ਮੀਰਾ ਬਾਈ ਨੂੰ ਨਮਨ ਕਰਦਾ ਹਾਂ